ਇਥੇ ਬਹੁਤ ਸਾਰੇ ਲੋਕ ਬੈਠੇ ਹਨ ਕੁਰਸੀਆਂ ਤੇ ਆਪੋ ਆਪਣੀ ਡਰੈਸ ਪਹਨੀ ਹੋਈ ਹੈ।

ਪਿਛਲੀ ਸਾਈਡ ਕਾਫੀ ਸਮਾਨ ਹੈ ਅਲਮਾਰੀਆਂ ਦੇ ਵਿੱਚ ਜੁੜਿਆ ਪਿਆ ਹੈ।

ਔਰ ਦੂਸਰੀ ਸਾਈਡ ਤੇ ਵੀ ਕੁਛ ਬਿਲਡਿੰਗ ਵਗੈਰਾ ਹੈ ਛੋਟੀ ਜਿਹੀ ਗਲੀ ਹੈ ਵਿਚਾਲੋ ਆਕਾਸ਼ ਨੀਲਾ ਹੈ।

ਔਰ ਕਾਫੀ ਸਾਰਾ ਸਮਾਨ ਹੈ ਔਰ ਇਹ ਜਿਹੜੀ ਕਾਊਂਟਰ ਬਣਿਆ ਹੋਇਆ ਐ ਇਹ ਰੈਡ ਕਲਰ ਦਾ ਹੈ।

ਫੁੱਲਾਂ ਦਾ ਹਾਰ ਵੀ ਬਣਾਇਆ ਹੋਇਆ ਹੈ ਉਪਰਲੀ ਸੈਡ ਇਹ ਸ਼ੀਸ਼ੇ ਤੇ ਵੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਐ।

ਔਰ ਅਲੱਗ ਅਲੱਗ ਟੀ_ਸ਼ਰਟਾਂ ਕਲਰ ਦੀਆਂ ਪਹਿਨੀਆਂ ਹੋਈਆਂ ਹਨ।

ਇਹ ਸਿਹਤ ਲਈ ਬਹੁਤ ਵਧੀਆ ਨੇ ਆਪਾਂ ਇਥੋਂ ਖਾ ਸਕਦੇ ਆਂ ਤੇ ਲੈ ਸਕਦੇ ਹਾਂ।

ਪਰਸ ਜਮੀਨ ਤੇ ਰੱਖ ਕੇ ਖੜੀ ਹੈ ਕੋਲ ਹੀ ਇੱਕ ਬੰਦਾ ਖੜਾ ਹੈ ਉਹਨੇ ਚਿੱਟਾ ਸੂਟ ਪਾਇਆ ਹੋਇਆ ਹੈ।

ਔਰ ਛੋਟੇ ਛੋਟੇ ਗਮਲੇ ਔਰ ਛੋਟੇ ਛੋਟੇ ਖਿਡੋਨੇ ਮਿੱਟੀ ਦੇ ਬਣੇ ਹੋਏ--

ਗ੍ਰੀਨ ਕਲਰ ਦੀ ਦਿੱਸ ਰਹੀ ਹੈ ਇੱਕ ਬਿਲਡਿੰਗ ਜਿਸ ਤਰ੍ਹਾਂ ਕੀ ਗ੍ਰੇ ਕਲਰ ਦੀ ਦਿੱਸ ਰਹੀ ਹੈ ਬਿਲਡਿੰਗ ਦੇ ਬਿਲਕੁਲ --